ਸਾਹਮਣੇ ਪਰਦੇ ਲੱਗੇ ਨੇ ਪੱਖੇ ਲੱਗੇ ਹੋਏ ਨੇ ਫੋਟਵਾਂ ਲੱਗੀਆਂ ਨੇ ਉੱਪਰ ਛੱਤ ਵਾਲਾ ਪੱਖਾ ਲੱਗਾ ਹੋਇਆ ਏ।

ਡਾਟਾ ਬੈਟ ਸਾਹਮਣੇ ਪਏ ਹੋਏ ਨੇ ਬੱਚਿਆਂ ਦੇ ਖੇਡਣ ਵਾਲੇ ਤੇ ਰੰਗ ਬਿਰੰਗੀਆਂ ਬੋਲਾਂ ਦੇ ਸਾਹਮਣੇ ਪਈਆਂ ਨੇ।

ਇਹ ਇੱਕ ਗਰਾਊਂਡ ਹੈ ਗਰਾਊਂਡ ਵਿੱਚ ਟਾਈਲ ਪੱਥਰ ਪਿਆ ਹੋਇਆ ਹੈ ਘਰਾਂ ਵਿੱਚ ਲਾਉਣ ਵਾਲਾ।

ਇਹਦੇ ਲਾਗੇ ਇੱਕ ਦਰਖਤ ਏ ਦਰਖਤ ਲਾਗੇ ਇੱਕ ਪੌੜੀ ਏ ਰੰਗ ਬੜੰਗੀਆਂ ਕਾਲੀਆਂ ਟੈਲਾਂ --

ਤੇ ਸਾਈਕਲ ਲੱਗੇ ਹੋਏ ਨੇ ਲੱਗੇ ਡਾਕਟਰ ਦੀ ਦੁਕਾਨ ਹੈ ਇੱਕ ਮਤਲਬ ਬੰਦਾ ਬਾਹਰ ਖੜਾ ਹੈ।

ਸਾਹਮਣੇ ਟੇਬਲ ਤੇ ਕੁਝ ਲੱਗਾ ਹੋਇਆ ਹ ਇੱਕ ਸਾਈਡ ਤੇ ਬੰਦੇ ਖੜੇ ਨੇ ਤੇ ਬਹੁਤ ਸੋਹਣਾ ਏ ਰੈਸਟੋਰੈਂਟ ਏ।

ਸੜਕੇ ਸਾਈਡਾਂ ਤੇ ਪੋਸਟਰ ਲੱਗੇ ਹੋਏ ਨੇ ਲੋਕ ਜਾਣ ਆਣ ਡਏ ਨੇ ਦੇਖਿਓ ਭਲਾ।

ਤੇ ਹਰਿਆਲੀ ਹੈ ਕਾਫੀ ਜਿਆਦਾ ਰੰਗ ਬਿਰੰਗੀਯਾਂ ਟਾਈਲਾਂ ਲੱਗੀਆਂ ਹੋਈਆਂ ਨੇਂ ਤੇ ਕਲੀ ਲੱਗੀ ਹੋਈ ਹੈ।

ਤੇ ਕੈਮਰੇ ਸਾਹਮਣੇ ਲੱਗਿਆ ਹੋਇਆ ਹੈ ਕੈਮਰਾ ਵੀ ਬਹੁਤ ਸਾਰੇ ਮਿਲਦੇ ਨੇ ਇਥੋਂ ਫੋਨ ਵੀ ਮਿਲਦੇ ਨੇ।

ਏਕ ਬਿਲਡਿੰਗ ਹੈ ਕਾਫੀ ਬਿਲਡਿੰਗ ਹੈ ਕਲਰਫੁਲ ਬਿਲਡਿੰਗ ਹੈ ਲੋਕ ਆਣ ਜਾਂਡੇ ਨੇਂ।

ਤੇ ਸ਼ੀਸ਼ੇ ਵਾਲੀ ਇਹ ਬੇਕਰੀ ਹੈ ਉਹਦੇ ਵਿੱਚ ਸਮਾਨ ਰੱਖਿਆ ਹੋਇਆ ਖਾਣ ਪੀਣ ਵਾਲਾ।